ਇੱਥੇ ਰਹੀ ਅਤੇ ਤਿੰਂਨੀ ਉਹਨੇ ਘਰ ਨਹੀਂ ਝਾਕੀ ਹੋਰ ਵੀਹ ਚੀਜ਼ਾਂ ਇੱਥੇ ਬਣਾ ਕੇ ਖੜੀਆਂ ਨੇ

ਹਾਂ ਨਾਲ ਦੇ ਸਾਰੇ ਫੇਰ ਲਿਆਈ ਹਾਂ ਕਈ ਚੀਜ਼ਾਂ ਬਣਾ ਬਣਾ ਕੇ ਲੈ ਗਈ ਅਗਲੀ ਹੱਥਾਂ ਦੇ ਸੀ ਉਹ ਕਿਹੜੀ

ਮੈਂ ਮੈਂ ਕਿਹਾ ਰਮਨ ਤੂੰ ਰੰਗ ਰੰਗ ਦਾ ਪਾਣੀ ਪੀਤਾ ਹੋਇਆ ਹੈ ਨਾ ਪਰ

ਹੁਣ ਨਹੀਂ ਆਈ ਬਾਹਰ, ਨਾ ਆ, ਮਾਸਾਂ ਤੈਨੂੰ ਮੈਂ ਕਿਹਾ ਕੁੜੀ ਥਿਆਈ ਸੀ, ਲੋਕੀ ਮੈਂ ਕਿਹਾ ਅਨਪੜ੍ਹ ਜਿਹੜੇ ਹੈ ਨਾ

ਹੂੰ ਤੂੰ ਮਾੜਾ ਕੰਮ ਕਰ ਲਿਆ ਹਾਂ ਹੁਣ ਜੇ ਤੇ ਮਹਿਲਾ ਮੰਡਲ ਚ ਉਹਨੇ ਨਾ ਕੇਸ ਕੀਤਾ ਹੋਇਆਂ ਤਾਂ ਫੇਰ ਤੇ ਛੇਤੀ ਹੋ ਜਾਊਗਾ ਕੰੰਮ ਨਹੀਂ ਮਹਿਲਾ ਮੰਡਲ ਚ ਨਹੀਂ ਕੀਤਾ, ਇਹਨੇ ਥਾਣੇ ਕੀਤਾ

ਥਾਣੇ ਰਿਪੋਰਟ ਕੀਤੀ ਹੈ ਅਤੇ ਫੇਰ ਨਹੀਂ

ਅਤੇ ਕੋਈ ਨਹੀਂ ਥਾਣੇ ਚ ਵੀ ਇੱਧਰੋ ਉੱਧਰੀ ਇਹਨਾ ਨੇ ਬਹਿ ਕੇ ਫੈਸਲਾ ਹੀ ਕਰਨਾ ਵਾ, ਹੋਰ ਕੀ ਹੋਣਾ ਨਹੀਂ ਥਾਣੇ ਚ ਵੀ ਫੈਸਲਾ ਹੋਣਾ ਚਾਚੀ ਹੋਰ ਉੱਥੇ ਕੀ ਹੋਣਾ, ਉੱਥੇ ਕੀ ਹੋਣਾ, ਇਹ ਉਹ ਇਹ ਹੋ ਗਿਆ

ਦੀ ਇਹਨਾ ਨੂੰ ਖੁਲ੍ਹਾਉਣ ਪੈਣੀ ਹੈ

ਜੇ ਜੁਰਮਾਨਾ ਰੱਖ਼ਣਗੇ ਬਈ ਜੇ ਕੱਲ੍ਹ ਨੂੰ ਸਾਡੀ ਕੁੜੀ ਨੂੰ ਕੁੱਝ ਆਖਿਆ ਤਾਂ special ਜੁਰਮਾਨਾ ਭਰਨਾ ਪਊ

ਉਹ ਜੋ ਮਰਜ਼ੀ ਆਖੇ ਅਤੇ ਤੀਜੇ ਬੰਦੇ ਦਾ ਨਹੀਂ ਬੋਲਣ ਦਾ ਹੱਕ ਕੋਈ ਤਾਂ ਨਹੀਂ ਇਹ ਦੋਵੇਂ ਜੀਅ ਜੋ ਮਰਜ਼ੀ ਬੋਲਣ ਆਹੋ ਹੂੰ ਦੋਵੇਂ ਜੀਅ ਤਾਂ ਫੇਰ ਇੱਕੋ ਮਿੱਕ ਹੋ ਜਾਂਦੇ ਆ ਤੀਜੇ ਬੰਦੇ ਦੀ ਗੱਲ

ਬਾਕੀ ਇਹ ਗੱਲ ਕਰਨ ਬਈ ਜਿੱਥੇ ਰਮਨ ਜਾਵੇ ਉੱਥੇ ਇਹ ਜਾਵੇ

ਜੇ ਰਮਨ ਨੇ ਚੰਡੀਗੜ੍ਹ ਰਹਿਣਾ ਤਾਂ ਕੁੜੀ ਵੀ ਚੰਡੀਗੜ੍ਹ ਹੀ ਚੱਲ ਜਾਏ ਨਾਲ ਹੁੰਦਾ ਇਹ ਆਮ ਵੀ ਕਿ ਚੰਡੀਗੜ੍ਹ ਗਿਆ ਤਾਂ ਅਸੀਂ ਆਖਿਆ ਤੂੰ ਉੱਥੇ ਲੈ ਜਾ ਤੂੰ ਨਾਲ ਹੀ ਆਪਣੇ ਉੱਥੇ ਕੁਆਟਰ ਲੈ ਲਉ

ਇਹ ਨਹੀਂ ਖੜਿਆ ਅਤੇ ਹੁਣ ਉੱਥੋਂ ਵੀ ਕੰਮ ਛੱਡ ਕੇ ਆ ਗਿਆ ਨਾਲ ਕੰੰਮ ਕਿਤੇ ਨਹੀਂ ਕਰਦਾ ਇਹ

ਨਹੀਂ ਹੁਣ ਬਟਾਲੇ ਜਾਂਦਾ ਹੈ

ਹੁਣ ਬਟਾਲੇ ਕੰਮ ਕਰਨ ਆਉਂਦਾ ਹੈ ਹਾਂ ਅਤੇ ਬਟਾਲੇ ਕਿੰਨਾ ਕੁ ਚਿਰ ਭਰਜਾਈਆਂ ਨੇ ਪਕਾ ਪਕਾ ਦੇਣੀਆਂ ਕੋਈ ਨਹੀਂ ਕਿਸੇ ਦੀ ਭਰਜਾਈ ਬਣਦੀ, ਇਹ ਝੂਠੀਆਂ ਗੱਲਾਂ ਨੇ,

ਉਹ ਜਿੰਨਾ ਚਿਰ ਪੈਸਾ ਧੇਲਾ ਦੇਊਗਾ, ਉੱਨਾ ਚਿਰ ਪਕਾਏਗੀ, ਜਿ-ਦਿਨ ਨਾ ਦਿੱਤਾ ਉਦਣ ਹੀ ਬਸ ਤੂੰ ਕੌਣ ਅਤੇ ਮੈਂ ਕੌਣ

ਦੇ ਹੱਥੀਂ ਫੜੀ ਗੱਲ

ਬਸ ਠੀਕ ਠਾਕ ਆ ਆਪਣੀ ਕੁੱਤਿਆਂ ਦੀ ਆਵਾਜ਼ ਵਿੱਚ ਆਉਣ ਡੇਈ

ਕੁੱਤਿਆਂ ਦੀ ਆਵਾਜ਼ ਆਉਣ ਡੇਈ ਸੀ ਇੱਧਰ ਹਾਂ ਡੇ ਭੌਂਕਣ ਅਤੇ ਭਾਈ ਰੋਕ ਲਾ ਕਿਤੇ ਭਾਈ ਕੰਮ ਖਰਾਬ ਹੋ ਜਾਏ ਕੁੱਤੇ ਦਾ ਵੀ ਸਿਆਪਾ ਹੋ ਜਾਵੇ, ਕੁੱਤੇ ਨੂੰ ਮੋੜ ਕੇ ਆ ਬਾਹਰ, ਹਾਂ ਇੱਥੇ ਕੌਣ ਕਿਹਨੂੰ ਆਖੂ, ਹਾਂ ਕੁੱਤੇ ਭੌਂਕਣ ਡੇ ਸੀ ਬਾਹਰ ਆਪ ਪਤਾ ਨਹੀਂ ਉਹ ਕਿੱਥੇ ਚੱਲ ਗਈ ਆ, ਕਰਾ ਗਈ ਚੱਲ ਕਰਾ ਕੇ ਜਾਂਦੀ ਹੁਣ

ਹੋ ਤੇ ਗਿਆਂ ਹੈ ਬੰਦ ਹਾਂ ਚੱਲ ਹੋ ਜਾਊ ਰਾਜ਼ੀਨਾਮਾ ਅਤੇ ਉਹ ਆਪਣੇ ਘਰ ਆਵੇ, ਉਹ ਆਪਣੇ ਘਰ ਆਵੇ, ਪਕਾਉਣ ਅਤੇ ਖਾਣ

ਉਹਨਾ ਨੇ ਤਾਂ ਲੀਕਾਂ ਕਢਾ ਕੇ ਘੱਲਣੀ ਹੈ ਹੂੰ ਫੇਰ ਤੇ ਨਹੀਂ ਇਹਨੇ ਬਰਦਾਸ਼ਤ ਕਰਨਾ ਜੋ ਵੀ ਹੋਣਾ ਇਹਦੇ ਹੱਥ ਚ ਗੱਲ ਆ ਗਈ ਹੈ ਨਾ

ਹੁਣ ਉਹ ਫੇਰ ਹੀ ਕਰਨਗੇ ਨਾ

ਇਹ ਨਹੀਂ ਕੁੱਛ ਵੀ ਹੋਣਾ

ਇਹਨੇ ਬੰਦੇ ਲਿਆਂਦੇ ਫੇਰ ਉਹਨੇ ਆ ਜਾਣਾ ਹੁਣ

ਉਹ ਤਾਂ ਉਡੀਕਦੀ ਸੀ ਉਹਦਾ ਤਾਂ ਵਿਆਹ ਵਾ ਨਾ, ਉਹਦਾ ਧਿਆਨ ਵਿੱਚੇ ਹੀ ਹੈ

ਬੜਾ ਪ੍ਰੇਮ ਸੀ ਉਹ ਕੁੜੀਆਂ ਦੇ ਨਾਲ

ਕਹਿੰਦੀ ਵਿਆਹ ਆਪਣਾ ਵੇਖਣਾ ਹੀ ਹੁਣ ਫੇਰ, ਮੇਰੇ ਭਰਾ ਦੀ ਗਲਤੀ ਹੈ, ਮੇਰੀ ਕਾਹਦੀ ਗਲਤੀ ਹੈ ਨਹੀਂ ਨਾਲੇ ਉਹਦੀ ਥੋੜ੍ਹੀ ਗਲਤੀ ਹੈ ਸਾਡੀ ਗਲਤੀ ਹੈ, ਹਾਂ ਹਾਂ ਜੇ ਕੋਈ ਆ ਜਾਂਦਾ ਮੈਂ ਆ ਜਾਣਾ ਸੀਗਾ

ਹੂੰ ਹੁਣ ਆਪਣੇ ਆਪ ਵੀ ਨਹੀਂ ਉਹ ਆ ਸਕਦੀ, ਮਾਂ ਪਿਉ ਦੀ ਵੀ ਮੰਨਣੀ ਪੈਂਦੀ ਹੈ ਹੋਰ ਗਲਤੀਆਂ ਕਰ ਤਾਂ ਲਈ ਦੀਆਂ, ਮਗਰੋਂ ਪਤਾ ਲੱਗਦਾ ਜੇ ਮਾਂ ਪਿਉ ਦੀ ਨਾ ਮੰਨੇ ਅਤੇ ਫੇਰ ਇੱਧਰੋ ਵੀ ਗਈ ਅਤੇ ਉੱਧਰੋ ਵੀ ਗਈ

ਉਦੋਂ ਮੁਸ਼ਕਿਲ ਹੁੰਦੀ ਹੈ ਫੇਰ

ਆਉਣਾ ਹੀ ਪੈਣਾ, ਕੀ ਕਰਨਾ ਫੇਰ, ਕਿੰਨਾ ਕੁ ਚਿਰ ਮਾਂ ਪਿਉ ਦੇ ਘਰ ਰਹਿਣਾ ਵਾ ਨਾ ਮੁੜਕੇ ਨਹੀਂ ਰਿਹਾ ਜਾਂਦਾ ਮਾਂ ਪਿਉ ਦੇ ਘਰ

ਧਿਆਨ ਤਾਂ ਉਹਦਾ ਵੀ ਇੱਥੇ ਹੀ ਪਿੰਡ ਚ ਸੀ ਪਿੰਡ ਵਿੱਚ ਹੀ ਉੱਥੇ ਹੀ ਹੋਏਗਾ

ਹੂੰ ਕਦੀ ਉੱਧਰ ਚੱਲ ਜਾਂਦੀ ਸੀ, ਕਦੀ ਇੱਧਰ ਆ ਜਾਂਦੀ ਸੀ

ਚੰਗਾ bye ਉਹ ਇੱਕ ਸ਼ਰਾਬ ਵਾਲੀ ਫੈਕਟਰੀ ਦੇ ਵੱਲੋਂ ਫੈਲਾਏ ਜਾ ਰਹੇ ਪਾਣੀ ਦੇ ਪ੍ਰਦੂਸ਼ਣ ਦੇ ਖਿਲਾਫ ਜਿਹੜਾ ਉਹ ਲਗਾਇਆ ਜਾ ਰਿਹਾ। ਜੇਕਰ ਇਸ ਫੈਕਟਰੀ ਦੀ ਮਲਕੀਅਤ ਦੀ ਗੱਲ ਕਰਨੀ ਹੋਵੇ ਤਾਂ ਤਕਰੀਬਨ ਇਸ ਫੈਕਟਰੀ ਦੇ ਨਾਮ ਤੋਂ ਸਾਰੀ ਸਪੱਸ਼ਟ ਹੋ ਜਾਦੀ ਹੈ, ਮਾਲਬਰੋਸਕ, ਭਾਵ ਕਿ ਮਲਹੋਤਰਾ ਬਰਦਰਜ਼। ਮਾਲਕ ਦੀਪ ਮਲਹੋਤਰਾ ਜਿਹੜਾ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਧਾਇਕ ਸੀ, ਉਸ ਤੋਂ ਬਾਅਦ ਉਹਦੀਆਂ ਸਾਂਝਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਨਾਲ ਵਧੀਆਂ। ਜਿਸ ਤਰ੍ਹਾਂ ਕਿ ਪੰਜਾਬ ਦੇ ਜੇਕਰ ਤੁਸੀਂ ਰਾਜਨੀਤਿਕ ਇਤਿਹਾਸ ਦੇ ਵਿੱਚ ਵੇਖੀਏ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਕਿ ਉਦਯੋਗਪਤੀ ਤੇ ਆਰਥਿਕ ਤੌਰ ਤੇ ਜਿਹੜੇ ਸਹਿੰਦੇ ਲੋਕ ਨੇ, ਉਹ ਪੈਸੇ ਅੋਰ ਆਰਥਿਕ ਸਾਧਨਾਂ ਦੇ ਨਾਲ

ਤਾਂ ਇਹ ਜਿਹੜੀ ਸ਼ਰਾਬ ਦੀ ਫੈਕਟਰੀ ਹੈ, ਸਭ ਤੋਂ ਪਹਿਲਾਂ ਅਤੇ ਪਿਛੋਕੜ ਵੀ ਥੋੜ੍ਹਾ ਵੇਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸੇ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਸਨਅਤ ਕਿਸੇ ਖਿੱਤੇ ਦੇ ਵਿੱਚ ਲੱਗਣੀ ਹੁੰਦੀ ਹੈ ਤਾਂ ਉਹਦੇ ਕੁੱਛ ਕਾਇਦੇ ਅੋਰ ਕਾਨੂੰਨ ਹੁੰਦੇ ਨੇ, ਇੱਕ ਵਿਧੀ ਅਤੇ ਵਿਧਾਨ ਹੁੰਦਾ ਹੈ। ਸੋ ਇਹ ਸ਼ਰਾਬ ਦੀ ਫੈਕਟਰੀ ਜਿਸ ਜ਼ਮੀਨ ਦੇ ਵਿੱਚ ਲੱਗੀ ਹੋਈ ਹੈ, ਉਹ ਜ਼ਰਾਇਤੀ ਜ਼ਮੀਨ ਹੈ। ਜ਼ਰਾਇਤ ਤੋਂ ਭਾਵ ਜਿਸ ਜ਼ਮੀਨ ਦੀ ਉਪਜ ਜਿਹੜੀ ਹੈ ਉਹ ਖੇਤੀ ਦੇ ਵਾਸਤੇ ਜਾਂ ਜਿਸ ਜ਼ਮੀਨ ਦੀ ਮਿੱਟੀ ਜਿਹੜੀ ਹੈ, ਉਹ ਖੇਤੀ ਦੇ ਵਾਸਤੇ ਬਹੁਤ ਵਧੀਆ ਹੈ। ਜਿਸਨੂੰ ਜ਼ਰਾਇਤੀ ਜ਼ਮੀਨ ਕਿਹਾ ਜਾਂਦਾ ਹੈ। ਅੋਰ ਕਾਨੂੰਂਨਾਂ ਦੇ ਮੁਤਾਬਿਕ ਇਹ ਹੁੰਦਾ ਹੈ ਕਿ ਜਦੋਂ ਕਿਸੇ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਨਅਤ ਦਾ ਉਦਯੋਗ ਲੱਗਣਾ ਹੋਵੇ ਤਾਂ ਉਸ ਵੇਲੇ ਅਧਿਕਾਰਤ ਤੌਰ ਤੇ ਉੱਪਰ ਲੋਕਾਂ ਕੋਲੋਂ ਸਹਿਮਤੀ ਲਈ ਜਾਂਦੀ ਹੈ, ਦੱਸ ਕੇ ਕਿ ਇਹਦੇ ਫਾਇਦੇ ਕੀ ਨੇ, ਇਹਦੇ ਨੁਕਸਾਨ ਕੀ ਨੇ, ਅੋਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੇ ਲੋਕ ਧਰਨੇ ਦੇ ਉੱਪਰ ਬੈਠੇ ਨੇ, ਧਰਨਾਕਾਰੀ ਜੇਕਰ ਉਹਨਾ ਦੀ ਤੁਸੀਂ ਗੱਲ ਸੁਣੋ ਤਾਂ ਉਹਨਾ ਦਾ ਇਹ ਕਹਿਣਾ ਕਿ ਨਿਰਧਾਰਤ ਮਾਤਰਾ ਤੋਂ ਵੱਧ ਰਸਾਇਣਕ ਜ਼ੀਲਾ ਜ਼ਹਿਰੀਲਾ ਪਦਾਰਥ ਜਿਹੜਾ ਹੈ ਉਸ ਜ਼ਮੀਨ ਦੇ ਵਿੱਚ inject ਕੀਤਾ ਜਾ ਰਿਹਾ, ਕਿਉਂਕਿ ਉਸ ਫੈਕਟਰੀ ਦੇ ਵਿੱਚ ਜਦੋਂ ਸ਼ਰਾਬ ਬਣਾਈ ਜਾਂਦੀ ਹੈ ਅਤੇ ਉਸ ਕਸੀਦੀਕਰਨ ਦੀ ਵਿਧੀ ਦੇ ਦੌਰਾਨ ਜਿਹੜੇ ਜ਼ਹਿਰੀਲੇ ਰਸਾਇਣਕ ਪਦਾਰਥ ਵਰਤੇ ਜਾਂਦੇ ਨੇ, ਉਹਨਾ ਨੂੰ ਜਿਹੜੇ ਜਿੰਨ੍ਹਾ ਨੂੰ ਅਸੀਂ waste product ਕਹਿ ਸਕਦੇ ਹਾਂ। ਉਹਨਾ ਨੂੰ waste ਕਰਨ ਦਾ ਜਾਂ ਉਹਨਾ ਨੂੰ ਵਿਅਰਥ ਕਰਨ ਦਾ ਕੋਈ ਸੁਚੱਜਾ ਸਾਧਨ ਨਾ ਹੋਣ ਕਰਕੇ ਫੈਕਟਰੀ ਦੇ ਵੱਲੋਂ ਉਹ ਜਿਹੜਾ waste product ਹੈ, ਸਾਰਾ ਜ਼ਮੀਨ ਦੇ ਵਿੱਚ inject ਕੀਤਾ ਕਰਦਾ, ਵੈਸੇ ਤਾਂ ਇੱਕ ਗੱਲ ਹੋਰ ਧਿਆਨ ਯੋਗ ਹੈ ਕਿ ਜਿਹੜੀਆਂ ਅਜਿਹੀਆਂ ਫੈਕਟਰੀਆਂ, ਜਿੰਨ੍ਹਾ ਦੇ ਵਿੱਚੋਂ harmful chemical ਜ਼ਹਿਰੀਲੇ ਰਸਾਇਣ ਜਿਹੜੇ ਨੇ ਉਹ waste product ਦੇ ਤੌਰ ਦੇ ਉੱਪਰ ਨਿਕਲਦੇ ਨੇ, ਉਹ ਤਕਰੀਬਨ ਕਦੀ ਵੀ ਜ਼ਰਾਇਤੀ ਖੇਤਰ ਦੇ ਵਿੱਚ ਨਹੀਂ ਲਗਾਈਆਂ ਜਾਂਦੀਆਂ, ਇਹ ਵਿਰਾਨੀ ਖੇਤਰ ਦੇ ਵਿੱਚ ਲਗਾਈਆਂ ਜਾਂਦੀਆਂ ਨੇ, ਜਿੱਥੇ ਫਸਲ ਦੀ ਪੈਦਾਵਾਰ ਨਹੀਂ ਹੁੰਦੀ। ਪਰ ਉੱਥੇ ਵੀ ਲਗਾਏ ਜਾਣ ਦਾ ਇੱਕ ਵਿਦਵਾਨ ਇੱਕ ਵਿਧਾਨ ਹੈ ਕਿ ਉੱਥੇ inject ਕੀਤੇ ਜਾਣ ਵਾਲੇ ਜਿਹੜੇ ਜ਼ਹਿਰੀਲੇ ਰਸਾਇਣ ਨੇ ਜੋ ਤੁਹਾਨੂੰ harmful chemical ਕਹਿੰਦੇ, ਉਹਦੀ ਬਕਾਇਦਾ ਇੱਕ ਮਾਤਰਾ ਜਿਹੜੀ ਹੈ ਉਹ ਤਹਿ ਕੀਤੀ ਜਾਂਦੀ ਹੈ ਕਿ ਜ਼ਮੀਨ ਦੇ ਵਿੱਚ ਕਿੰਨੀ ਡੂੰਘਾਈ ਦੇ ਉੱਪਰ ਕਿੰਨੀ ਬੋਰਿੰਗ ਕੀਤੀ ਜਾ ਸਕਦੀ ਹੈ ਅਤੇ ਕਿੰਨੀ ਕੁ ਮਾਤਰਾ ਦੇ ਵਿੱਚ ਇਹ ਜ਼ਹਿਰੀਲਾ ਰਸਾਇਣ ਜਿਹੜਾ ਉਹ ਜ਼ਮੀਨਦੋਜ਼ ਜਿਹੜਾ ਉਹ ਕੀਤਾ ਜਾ ਸਕਦਾ, ਜ਼ਮੀਨ ਦੇ ਵਿੱਚ inject ਕੀਤਾ ਜਾ ਸਕਦਾ, ਪਰ ਇੱਥੇ ਹੈਰਾਨਗੀ ਦੀ ਗੱਲ ਹੈ ਕਿ ਜ਼ਮੀਨ ਦੀ ਜ਼ਰਾਇਤੀ ਅਤੇ ਜਿਹੜੇ ਜ਼ਹਿਰੀਲੇ ਰਸਾਇਣ ਨੇ harmful chemical ਨੇ ਉਹ ਵੀ ਵਿਰਾਨੀ ਜ਼ਮੀਨ ਦੀ ਮਾਤਰਾ ਤੋਂ ਵੱਧ ਜ਼ਮੀਨ ਦੇ ਵਿੱਚ inject ਕੀਤੇ ਜਾ ਰਹੇ ਨੇ। ਹੁਣ ਤੁਸੀਂ ਆਪ ਸੋਚੋ, ਮੈਂ ਇੱਥੇ ਕਹਿੰਦਾ ਕਿ ਜੇ ਤੁਸੀਂ ਇੱਕ ਪ੍ਰਯੋਗ ਕਰਨਾ ਹੋਵੇ ਤਾਂ ਮਿੱਟੀ ਦੀ ਭਰੀ ਇੱਕ ਬਾਲਟੀ ਦੇ ਵਿੱਚ ਇੱਕ ਨਲਕੀ ਪਾ ਕੇ ਉਹਦੇ ਵਿੱਚ ਕੋਈ ਤੇਜ਼ਾਬ ਪਾਉਣਾ ਸ਼ੁਰੂ ਕਰ ਦਿਉ। ਤਾਂ ਉਹਨੂੰ ਪਤਾ ਲੱਗੇਗਾ, ਕਿ ਜਿਹੜਾ ਬਾਹਰੋਂ ਪੈ ਰਿਹਾ ਤੇਜ਼ਾਬ ਹੈ ਉਹ ਪੰਧਰੀਲੀ ਜਿਹੜੀ ਤਹਿ ਹੈ ਉਸ ਤੱਕ ਕਿਵੇਂ ਪਹੁੰਚਦਾ ਹੈ, ਖੈਰ ਇਹ ਤਾਂ ਬੜਾ ਸੌਖਾ ਜਿਹਾ experimental ਸਬੂਤ ਹੈ। ਕੋਈ ਖਾਸ ਇਸਨੂੰ ਸਮਝਾਉਣ ਦੀ ਲੋੜ ਨਹੀਂ, ਪਰ ਸਿੱਟੇ ਵਜੋਂ ਹੋ ਕੀ ਰਿਹਾ ਕਿ ਇਹ ਜਿਹੜਾ inject ਕੀਤਾ ਜਾ ਰਿਹਾ ਹੈ, ਜਿਹੜਾ ਜ਼ਮੀਨ ਦੇ ਵਿੱਚ ਭੇਜਿਆ ਜਾ ਰਿਹਾ ਹੈ, ਜ਼ਹਿਰੀਲਾ ਰਸਾਇਣ, ਉਹਦੇ ਨਾਲ ਜਿਹੜਾ ਜ਼ਮੀਨਦੋਜ਼ ਜ਼ਮੀਨ ਦੇ ਹੇਠਲਾਂ ਪੀਣ ਯੋਗ ਪਾਣੀ ਹੈ, ਉਹ ਪੂਰੀ ਤਰ੍ਹਾ ਦੇ ਨਾਲ ਪ੍ਰਦੂਸ਼ਿਤ ਹੋ ਚੁੱਕਾ ਹੈ। ਵੈਸੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਹੋ ਸਕਦਾ ਹੈ ਆਪ ਆਪਣੇ ਖਾਨਦਾਨ ਮੇਂ ਪਹਿਲੇ ਐਸੇ student ਹੋ ਜੋ IAS ਕੇ exam ਕੀ ਤਿਆਰੀ ਕਰਨੇ ਕੇ ਬਾਰੇ ਮੇਂ ਸੋਚ ਰਹੇ ਹੋ ਅੋਰ ਆਪਕੋ ਅਪਨੀ dedication ਪੇ ਵਿਸ਼ਵਾਸ਼ ਹੈ ਕਿ exam clear ਕਰ ਨਹੀ ਪਾਉਗੇ, friends same dedication ਮਲੂਕ IAS ਮੇਂ, ਆਪਨੇ dear consolation ਮੇਂ ਦੇ ਰਹਾ ਹੈ ਜਿਸਮੇਂ prelim mains ਕੀ ਗਾਰੰਗੀ ਲੇ ਰਹਾ ਹੈ, ਅੋਰ ਸਾਥ ਮੇਂ legal agreement sign ਕਰ ਰਹਾ ਹੈ, ਅਗਰ ਆਪਕਾ pre ਨਾ ਹੂਆ ਤੋਂ ਹਮ ਆਪਕੇ ਪੂਰੇ ਪੈਸੇ ਵਾਪਸ ਕਰੇਂਗੇ ਅੋਰ ਸਾਥ ਅਗਰ mains ਮੇਂ ਹਮਾਰੇ ਪੜ੍ਹਾਏ ਮੇਂ ਸੇ eighty percent questions ਨਹੀਂ ਆ ਰਹੇ ਹੈ, ਤੋ ਵੀ ਆਪਕੇ ਪੂਰੇ ਪੈਸੇ ਵਾਪਸ, ਅੋਰ ਉਸੀਂ dedication ਕਾ ਨਤੀਜਾ ਹੈ, ਪਿਛਲੇ ਤੀਨ ਸਾਲ ਸੇ proof video ਦੇ ਰਹੇ ਹੈ, ਦੋ ਹਜ਼ਾਰ ਵੀਸ, ਦੋ ਹਜ਼ਾਰ ਇੱਕੀਸ ਅੋਰ ਦੋ ਹਜ਼ਾਰ ਬਾਈਸ ਮੇਂ ਕਿ seventy five plus questions ਹਮਾਰੇ class course ਮੇਂ insert ਹੈ, friends ਕੁੱਛ ਤੋਂ ਖਾਸ ਹੈ ਮਲੂਕ IAS ਮੇਂ, ਕਿ ਤੀਨ ਸਾਲ ਸੇ proof videos ਦੇ ਰਹਾ ਹੈ, ਅੋਰ legal agreement ਵੀ ਕਰ ਰਹਾ ਹੈ ਕਿ ਆਪਕਾ pre ਹੋਗਾ ਹੀ ਹੋਗਾ।

daily ਆਪਕੋ answer writing ਕਰਵਾਈ ਜਾਏਗੀ, ਅੋਰ ਜੋ ਪੜ੍ਹਾ ਦਿਆ ਹੈ, daily ਆਪਕੋ personal mentor ਕੋ ਅਗਲੇ ਦਿਨ ਯਾਦ ਕਰਕੇ ਸੁਨਾਨਾ ਵੀ ਪੜੇਗਾ, weekly test ਯਾਨੀ current affairs classes ਕੁੱਛ ਬੈਚ ਕੋ ਬਹੁਤ comprehensive ਬਣਾ ਦੇਤੀ ਹੈ, and these are the optional which are there ਨੈੱਟ ਮਲੂਕਾ ਜੋ ਆਪਕੋ available ਹੈ, friends ਪੂਰੇ ਕਾ ਪੂਰਾ ਕੋਰਸ ਸੋਲਾਂ ਮਹੀਨੇ ਕਾ ਕੋਰਸ ਹੈ, ਤੋਂ ਆਪਕੇ ਲਿਏ ਥੋੜ੍ਹੀ ਫੀਸ ਤੋਂ ਗਿਆਰਾਂ EMI ਮੇਂ ਵੀ ਦੇ ਸਕਤੇ ਹੋ। ਆਪਕੇ ਉੱਪਰ ਹੈ, ਆਪਕੋ ਅਪਨੇ ਉੱਪਰ ਵਿਸ਼ਵਾਸ਼ ਹੈ ਤੋ ਕੱਲ੍ਹ ਮਲੂਕਾ IAS ਅਪਨੇ ਉੱਪਰ ਵਿਸ਼ਵਾਸ਼ ਰੱਖਤਾ ਹੈ, ਅੋਰ legal agreement ਵੀ ਕਰ ਰਹਾ ਹੈ, ਅਬ ਆਪ ਕੇ ਉੱਪਰ ਹੈ, ਆਪਕੋ ਸਿਰਫ doubt ਕਰਨਾ ਹੈ ਕਿ ਗਾਰੰਟੀ ਕੈਸੇ ਲੇ ਸਕਤਾ ਹੈ, ਜਾਂ ਮਲੂਕਾ IAS ਕੋ join ਕਰਕੇ ਅਪਨਾ exam clear ਕਰਨਾ ਹੈ। ਕਰਕੇ ਮਿਲੇਗਾ ਸ਼ਾਦੀ glow everyday ਕੈਸੇ ਯੇਹ ਲੋਗ ਦੇਖਕਰ ਤੇਰਾ ਵੀ ਸ਼ਾਦੀ ਕਰਨੇ ਕਾ ਮਨ ਕਰ ਗਿਆ ਨਾ, ਸ਼ਾਦੀ ਨਹੀਂ, ਸ਼ਾਦੀ ਵਾਲਾ glow ਚਾਹੀਏ, everyday ਜੈਸੇ ਆਪਕਾ ਫਿਰ ਤੋਂ ਰੋਜ਼ ਲਗਾਨਾ ਪੜੇਗਾ। facewash ਜਿਸਮੇ ਹੈ natural turmeric ਅੋਰ ਇਸਕੀ ਕਰੇ ਅੋਰ ਦੇ ਸ਼ਾਦੀ ਵਾਲਾ glow everyday, ਸ਼ਾਦੀ ਵਾਲਾ glow ਤੋ ਮਿਲ ਗਿਆ, ਅਬ ਦਾਦੀ ਵਾਲੇ glow ਕੀ ਵਾਰੀ, face wash ਯੇਹ natural product ਬਨਾਤੇ ਹੈ ਅੋਰ ਪੇੜ ਵੀ ਉਗਾਤੇ ਹੈਂ।

ਬਰਤਾਨਵੀਂ ਹਕੂਮਤ ਨੇ ਇਹਨਾ ਟਿਊਬੈੱਲਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ। ਉਹਨਾ ਨੇ ਕਾਰਨ ਇਹ ਦਿੱਤਾ ਸੀ ਕਿ ਪੰਜਾਬ ਦਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਪੱਧਰ ਸਿਹਤ ਦੇ ਵਾਸਤੇ ਐਨਾ ਚੰਗਾ ਹੈ, ਕਿ ਇਸਨੂੰ ਸਿੰਚਾਈ ਵਾਸਤੇ ਵੀ ਨਹੀਂ ਵਰਤਿਆ ਜਾਣਾ ਚਾਹੀਦਾ, ਸਿੰਚਾਈ ਦੇ ਵਾਸਤੇ ਕੇਵਲ ਅਤੇ ਕੇਵਲ ਨਹਿਰੀ ਵਿਭਾਗ ਦਾ ਜਿਹੜਾ ਪਾਣੀ ਹੈ ਉਹ ਵਰਤਿਆ ਜਾਵੇ, ਨਹਿਰਾਂ ਦਾ ਪਾਣੀ ਵਰਤਿਆ ਜਾਵੇ, ਪੰਜਾਬ ਦਾ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ, ਐਵੇਂ ਦਾ ਸੁਆਦਿਸ਼ਟ ਅਤੇ ਐਵੇਂ ਦੇ ਵਧੀਆਂ ਕਹਿ ਸਕਦੇ ਹੋ ਕਿ ਤੱਤਾਂ ਨਾਲ ਸਿੰਜ਼ਤ ਪਾਣੀ ਦੁਨੀਆਂ ਚ ਹੋਰ ਕਿਤੇ ਨਹੀਂ ਹੈ। ਖੈਰ ਹੁਣ ਹਾਲਾਤ ਇਹ ਬਣ ਚੁੱਕੇ ਨੇ, ਕਿ ਇਸ ਜ਼ਹਿਰੀਲੇ ਪਦਾਰਥ ਦੇ ਜ਼ਮੀਨਦੋਜ਼ ਕਰਨ ਦੇ ਨਾਲ ਜਿਹੜੇ ਆਲੇ ਦੁਆਲੇ ਦੇ ਤਕਰੀਬਨ ਪੱਚੀ ਕੁ ਪਿੰਡਾਂ ਦੇ ਜਿਹੜੇ ਲੋਕ ਨੇ, ਉਹ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਨੇ, ਕਾਰਨ ਕੀ ਹੈ, ਕਿ ਨਲਕਿਆਂ ਦੇ ਵਿੱਚੋਂ ਟਿਊਬੈੱਲਾਂ ਦੇ ਵਿੱਚੋਂ, ਜਿਹੜੀਆਂ ਅਸੀਂ ਪਾਣੀ ਕੱਢਣ ਦੇ ਵਾਸਤੇ ਮੋਟਰਾਂ ਲਾਉਂਦੇ ਹਾਂ, ਉਹਨਾ ਦੇ ਵਿੱਚੋਂ ਜਿਹੜਾ ਨਿਕਲ ਰਿਹਾ ਪਾਣੀ ਹੈ, ਉਹ ਮਨੁੱਖਾਂ ਅਤੇ ਜਾਨਵਰਾਂ ਦੇ ਲਈ ਪੀਣ ਯੋਗ ਨਹੀਂ ਰਿਹਾ। ਮਨੁੱਖ ਅਤੇ ਜਾਨਵਰ ਦੀ ਗੱਲ ਹੀ ਛੱਡ ਦੇਈਏ। ਉਸ ਪਾਣੀ ਦੇ ਨਾਲ ਜ਼ਮੀਨ ਦੀ ਜਿਹੜੀ ਸਿੰਚਾਈ ਹੈ ਉਹ ਵੀ ਨਹੀਂ ਕੀਤੀ ਜਾ ਸਕਦੀ। ਅੋਰ ਜ਼ਿਕਰਯੋਗ ਹੈ, ਕਿ ਪ੍ਰਦੂਸ਼ਣ ਇੱਕ ਪਾਣੀ ਦੀ ਐਸੀ ਸਮੱਸਿਆ ਹੈ, ਕਿ ਜਿਸਦੇ ਨਾਲ ਮਨੁੱਖ ਦੀਆਂ, ਜਾਨਵਰਾਂ ਦੀਆਂ ਅਤੇ ਜ਼ਮੀਨ ਦੀਆਂ ਸਾਰਿਆਂ ਦੀ ਸਿਹਤ ਚਾਬੀ ਜਿਹੜੀ ਉਹ ਜੁੜੀ ਹੋਈ ਹੈ। ਅੋਰ ਤੁਸੀਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਪੜ੍ਹਦੇ ਹੋਵੋਂਗੇ ਕਿ ਪੰਜਾਬ ਦੇ ਪਾਣੀ ਦੇ ਵਿੱਚ ਅਜਿਹੇ ਜ਼ਹਿਰੀਲੇ ਤੱਤਾਂ ਦੇ ਨਾਲ ਯੂਰੇਨੀਅਮ ਦੀ ਮਾਤਰਾ ਲਗਾਤਾਰ ਵੱਧਦੀ ਜਾ ਰਹੀ ਹੈ। ਜਿਹਦੇ ਕਰਕੇ ਪੰਜਾਬ ਦੇ ਵਿੱਚ ਅੱਖਾਂ ਦੀ ਨਜ਼ਰ, ਉਸ ਤੋਂ ਇਲਾਵਾ ਕੈਂਸ਼ਰ, ਜਿਗਰ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ, ਇਹਨਾ ਸਾਰੀਆਂ ਬਿਮਾਰੀਆਂ ਜਿਹੜੀਆਂ ਇਹਨਾ ਦਾ ਵਾਧਾ ਹੁੰਦਾ ਜਾ ਰਿਹਾ ਹੈ। ਅੋਰ ਸ਼ਹਿਰਾਂ ਦੇ ਵਿੱਚ ਹੁਣ ਤੁਸੀਂ ਇਹ ਵੇਖੋਗੇ ਕਿ ਇਹ ਤਾਂ ਜ਼ਰਾਇਤੀ ਖੇਤਰ ਵਿੱਚ ਫੈਕਟਰੀ ਲੱਗੀ ਹੈ। ਪਰ ਸ਼ਹਿਰਾਂ ਦੇ ਵਿੱਚ ਪਾਣੀ ਦੀ ਵਿੱਚ ਯੂਰੇਨੀਅਮ ਦੀ ਮਾਤਰਾ ਵੱਧਣ ਚਾ ਕਾਰਨ, ਕਿਉਂਕਿ ਉੱਥੇ ਨਜ਼ਰ ਨਹੀਂ ਆਉਂਦਾ, ਪਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਫੈਕਟਰੀਆਂ ਜਿੱਥੇ ਰਸਾਇਣ ਤਿਆਰ ਕੀਤੇ ਜਾਂਦੇ ਨੇ, ਜਿਹੜੀਆਂ ਹੌਜ਼ਰੀ ਦੀਆਂ ਫੈਕਟਰੀਆਂ ਨੇ, ਉਹਨਾ ਦੇ ਵੱਲੋਂ ਵੀ ਆਪਣਾ ਜਿਹੜਾ ਜ਼ਹਿਰੀਲਾ ਰਸਾਇਣ, ਜਿਹੜਾ waste product ਹੈ, ਉਸਨੂੰ ਜ਼ਮੀਨ ਦੇ ਵਿੱਚ ਹੀ inject ਕੀਤਾ ਜਾਂਦਾ ਹੈ। ਆਹ ਪਿੱਛੇ ਜਿਹੇ ਤੁਸੀਂ ਅਖਬਾਰ ਦੇ ਵਿੱਚ ਅੰਗਰੇਜ਼ੀ ਅਖਬਾਰ ਦੇ ਵਿੱਚ ਬਹੁਤ ਵੱਡੀ ਰਿਪੋਰਟ ਆਈ ਸੀ, ਪੜ੍ਹੀ ਹੋਣੀ ਹੈ, ਕਿ ਅੰਮ੍ਰਿਤਸਰ ਦੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਉਹ ਵੱਧਦੀ ਜਾ ਰਹੀ ਹੈ। ਟਰਾਈਡੈਂਟ ਫੈਕਟਰੀ ਦੇ ਵੱਲੋਂ ਕੀਤਾ ਜਾ ਰਿਹਾ ਪਾਣੀ ਦਾ ਪ੍ਰਦੂਸ਼ਣ, ਤੁਸੀਂ ਸਾਰੇ ਸੁਣੇ ਹੋਣਗੇ, ਪਰ ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਵੱਡਾ ਪੰਜਾਬ ਦੇ ਨਾਮ ਤੇ ਹੈ, ਇਹ ਕਹਿ ਸਕਦੇ ਹਾਂ ਕਿ ਕਾਲਾ ਧੱਬਾ ਲੱਗ ਗਿਆ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੀ ਇੱਕ ਰੇਲ ਗੱਡੀ ਜਾਂਦੀ ਹੈ, ਜ਼ਖਮੀਆਂ ਦਾ ਇਲਾਜ ਕਰਾਉਣ ਦੇ ਵਾਸਤੇ, ਉਸਦਾ ਨਾਮ ਹੀ ਕੈਂਸ਼ਰ ਟਰੇਨ, ਜਿਹੜਾ ਉਹ ਰੱਖ ਦਿੱਤਾ ਗਿਆ, ਹੁਣ ਜਦੋਂ ਇਸ ਇਲਾਕੇ ਦੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਬਈ ਇਸ ਮਿਕਦਾਰ ਦਾ ਪਤਾ ਲੱਗਾ ਤਾਂ ਉਹਨਾ ਨੇ ਵਿਰੋਧ ਕੀਤਾ। ਸਰਕਾਰ ਨੇ ਇਸਦੀ ਜਾਂਚ ਕਰਾਉਣੀ, ਫਰਜ਼ ਤਾਂ ਇਹ ਬਣਦਾ ਹੈ, ਪਰ ਸਰਕਾਰ ਨੇ ਫੈਕਟਰੀ ਮਾਲਕਾਂ ਦਾ ਸਾਥ ਦਿੱਤਾ। ਇੱਥੋਂ ਤੱਕ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਵੱਲੋਂ ਚੀਫ ਸੈਕਟਰੀ ਨੂੰ ਕਿਹਾ ਗਿਆ ਕਿ ਇੱਥੋਂ ਦੇ ਪਾਣੀ ਦੇ sample ਦੀ ਜਾਂਚ ਕਰਵਾਈ ਜਾਵੇ ਅਤੇ ਉਹ ਵੀ ਸਹੀ ਤਰੀਕੇ ਦੇ ਨਾਲ ਕਰਾ ਕੇ ਰਿਪੋਰਟ ਜਿਹੜੀ ਸੀ ਉਹ ਨਹੀਂ ਸੌਂਪੀ ਗਈ ਅੋਰ ਕੁੱਛ ਉੱਥੋਂ ਦੇ ਪ੍ਰਤੱਖ ਦਰਸ਼ਕਾਂ ਦਾ ਜਦ ਉੱਥੇ ਧਰਨਾਕਾਰੀਆਂ ਦਾ ਕਥਨ ਹੈ ਕਿ ਜਿਹੜੇ ਪਿੰਡਾਂ ਦੇ ਦੂਰ ਦੂਰ ਜ਼ਮੀਨ ਸੀ ਕਿ ਜਿਹੜੇ ਇਸ ਦੇ ਪ੍ਰਦੂਸ਼ਣ ਪ੍ਰਭਾਵਿਤ ਮੁਕਤ ਪਿੰਡ ਸਨ, ਉੱਥੋ ਦੇ ਜਿਹੜੇ ਪਾਣੀ ਸੀ, ਉਸਦੇ sample ਜਿਹੜੇ ਸੀ ਲੈ ਲਏ ਗਏ। ਹੁਣ ਕਹਿਣ ਨੂੰ ਤਾਂ ਪੰਜਾਬ ਦੇ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਸ ਸਰਕਾਰ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ ਕਿ ਰਾਜ ਸਭਾ ਦੇ ਮੈਬਰ ਸੀਂਚੇਵਾਲ ਵਰਗੇ, ਉਹ ਲੋਕ ਬਣਾਏ ਗਏ ਨੇ, ਜਿੰਨ੍ਹਾ ਦੇ ਨਾਮ ਦੇ ਨਾਲ ਵਾਤਾਵਰਨ ਪ੍ਰੇਮੀ ਸ਼ਬਦ ਜੁੜਿਆ ਹੋਇਆ। ਜਿਹੜੇ ਪਾਣੀਆਂ ਨੂੰ

ਓ ਆਗਿਆ ਸੀ ਭਾਬੀ ਕੋਈ ਘਰੇ ਤੇ ਓਹਦੀ ਮੈਂ ਡਹਿ ਪਿਆ ਗੱਲ ਸੁਣਨ, ਕੰਮ ਵੱਲੋਂ ਡਹਿਆ ਸੀ ਕਹਿਣ ਤੇ ਓਹ ਕੀ ਡਈ ਐ ਗੱਲ ਦੱਸਣ ਡਈ ਐ ਤੂੰ

ਗੱਲ ਗੁੱਲ ਕਾਹਦੀ ਦੱਸਣੀ, ਆਹ ਜਿਹੜੀ ਸ਼ੁਦੈਨ ਏਹ ਗੱਲਾਂ ਬੜੀਂਆ ਬਣਉਣ ਡਈ ਡੁਗ ਡੁਗ ਦੁਗ ਦੁਗ ਕਰਦੀ ਐ ਓ ਏਹ ਬੁਲਟ ਚਲਾਉਂਦੀ ਐ ਨਾ ਤਾਂ ਕਰਕੇ ਏਹਦੇ ਦਿਮਾਗ ਚ ਫਰਕ ਪੈ ਗਿਆ ਵਾਂ ਤੇ ਇਹਨੂੰ ਊ ਲੱਗਦਾ ਜਿਦਾਂ ਮੈਂ ਬੁਲਟ ਚਲਾਉਣ ਡਈ ਆ ਅਜੇ ਵੀ ਖਰੇ ਓਹਦਾ ਸਲਨਸਰ ਈ ਬਦਲਣਾ ਪੈਣਾ

ਆਹ ਜਦੋਂ ਨੂੰ ਸਾਡੇ ਘਰ ਕਿਸ਼ਤ ਲੈਣ ਆਏਗੀ ਨਾ, ਤੇ ਓਦਣ ਤੇਰਾ ਜਿਹੜਾ ਵਾਂ ਨਾ ਵੂਡ ਵੂਡ ਦਾ ਸਲਨਸਰ ਖਰਾਬ ਕਰ ਦੇਣਾ ਈ

ਫੇਰ ਦੁਗ ਦੁਗ ਤਾਂ ਨਾ ਕਰੇਗੀ ਨਾਲੈ ਮੇਰੀ ਗੱਲ ਸੁਣ ਤਾਈ, ਕਿਸ਼ਤ ਅੜੀਏ ਟੈਮ ਨਾਲ਼ ਪਹੁੰਚਾ ਦਿਆ ਕਰੋ, ਚਾਚਾ ਤੂੰ ਵੀ ਕਿਸ਼ਤ ਟੈਮ ਨਾਲ਼ ਪਹੁੰਚਾ ਦਿਆ ਕਰ ਓਹ ਭਾਬੀ ਜੀ ਓਹ ਜਿਹੜੇ ਓਹ ਦੂਜਾ loan ਦਾ ਗੱਲ ਕਰੀ ਹਾਂ ਭਲਾ ਜੇ loan ਮੈਨੂੰ ਮਿਲਜੇ ਏਹ ਤੀਹ ਕੁ ਹਜ਼ਾਰ

loan ਦਵਾਦਾਂਗੇ ਤੂੰ ਗੱਲ ਕਰ ਕਿੰਨੇ ਵਾਲਾ ਲੈਣ ਪੈਤੀ ਵਾਲਾ ਹੋ ਜਾਣਾ ਤੇਰਾ

ਆਹੋ ਤੇ ਓਹਦੀ ਕਿੰਨੀ ਕੁ ਆ ਕਿਸ਼ਤ ਆਇਆ ਕਰੁਗੀ ਪੈਂਤੀ ਵਾਲੇ ਦੀ ਆਏਗੀ ਕੋਈ, ਠਾਰਾਂ, ਉਨੀ ਸੌ ਇੱਕੀ ਸੌ ਤੇ ਨਹੀਂ ਠਾਰਾਂ ਉਨੀ ਸੌ ਈ ਆਇਆ ਕਰੇਗੀ ਕੀ ਹਰ ਵਾਰੀ ਕਿ

ਤੇ ਇਹਦੂ ਘੱਟ ਨੀ ਹੋਏਗਾ ਕੋਈ ਫੇਰ ਓਹੀ ਤੀਹ ਵਾਲਾ ਇਹਦੂ ਘੱਟ ਨੀ

ਇਹਦੂ ਘੱਟ ਤਾਂ ਪੰਜ ਚਾਰ ਹਜ਼ਾਰ ਈ ਓ ਦੱਸ ਹਜ਼ਾਰ ਲੈਣਾ ਤੇ ਓਹ ਇਹਨਾਂ ਤੋਂ ਲੈ ਲਿਆ ਕਰ, ਹੈਪੀ ਹੁਣਾ ਤੋਂ